ਕਹਿੰਦਾ ਇਹਦਾ ਭੈਣਚੋਦ ਦਾ ਦਿਮਾਗ ਸੁਨੀਤਾ ਤੂੰ ਮੈਨੂੰ ਦੱਸ ਦਿੰਦੀ ਮੈ ਹੀ ਪਤਾ ਲੈ ਆਂਦਾ ਭਾਜੀ ਦਾ ਹਾਵੀ ਮੈ ਹੀ ਲੈ ਆਂਦਾ ਬਾ ਫਿਰ ਠੀਕ ਐ

ਆਹੋ ਉਹ ਚੰਗਾ ਨਹੀ ਸੋਹਰਾ ਚੰਗਾ ਅੱਛਾ

ਅੱਛਾ ਅੱਛਾ ਅੱਛਾ

ਨਈ ਸੱਸ ਵੀ ਚੰਗੀ ਐ ਹਮ ਹੋਰ ਤੂੰ ਸਣਾ ਹੋਰ ਠੀਕ। ਹਾਂ ਆਹੋ ਚਲੋ ਉਹ ਲਾਡੀ ਹੁਣੀ ਹੋਰ ਆਂਢ ਗਵਾਂਡ ਠੀਕ ਐ ਮੈਨੂੰ ਹੈ ਛਿੰਡੋ

ਤਾਈ ਇੱਕ ਵੱਜ ਚੱਲਿਆ ਮੈ ਰੋਟੀ ਵੀ ਪਕਾ ਕੇ ਦੇਣੀ ਕਿੰਨੇ ਵਜੇ ਤੱਕ ਉਹ ਕਿੰਨੇ ਹੋਏ ਆ ਉਹ ਇੱਕ ਬੱਜ ਗਿਆ ਇਕ ਤੋ ਉਤੇ ਹੋ ਗਿਆ ਡੇਢ ਕ ਬਜੇ ਆਉਂਦਾ ਹੁੰਦਾ ਚੱਲ ਕੋਈ ਸਾਨੂੰ ਕਿੰਨਾ ਚਿਰ ਲੱਗਣਾ ਹੁਣ ਪਤਾ ਨੀ ਮਨੂੰ ਨੂੰ ਪਤਾ ਹੋਣਾ।

ਪਤਾ ਨੀ ਕਿਨੇ ਬਜੇ ਕਿਨੀ ਵਾਰੀ ਲਾਇਆ ਚ ਆ ਜਾਂਦੀ ਕੋਈ ਨਾ ਆ ਜਾਂਦੀ ਕੋਈ ਨਾ ਆ ਜਾਂਦੀ ਆਹੋ ਪੁਛ ਲੀ ਉਹਨੂੰ ਫਿਰ ਨਾ ਰੋਟੀ ਤੋ ਬਾਅਦ ਗੱਲ ਕਰੂਗੀ ਰੋਟੀ ਪਕਾ ਕੇ ਫਿਰ ਇਹਦੇ ਵਿੱਚ ਫਿਰ ਬਾਅਦ ਚੋ ਕਰਨੀ ਇਹਤੋਂ

ਨਈ ਤੇ ਪੁਸ਼ ਲੇਂਦੇ ਆ ਫਿਰ। ਪੁਛਲੀ ਬਸ ਪੁਸ਼ਲੀ ਨਾ ਆਉਂਦੀ ਏ ਜੇ ਅੱਛਾ ਵਿੱਚ ਗਲਤ ਨਾ ਹੋਜੇ ਵਿਚ ਰੋਟੀ ਦੀ ਗੱਲ ਕਰਨੀ ਵਿੱਚ ਗਲਤ ਨਾ ਹੋਜੇ

ਰੋਟੀ ਦੇ ਥੋਰਾ ਗਲ ਕੀਤੀ ਏ ਕੰਮ ਤੋ ਆਉਂਦਾ ਘਰ ਖਾਣ ਆਉਂਦਾ

ਨਈ ਕੋਈ ਨੀ ਕੋਈ ਹਮ ਨਹੀ ਉਹਨੂੰ ਪਤਾ ਲੱਗ ਜਾਣਾ ਕਿੰਨਾ ਚ ਉਹਨੇ ਆਪੇ ਆ ਜਾਣਾ ਵਾ ਆਹੋ ਹਮ ਕੋਈ ਨਾ ਜੇ

ਕ ਠੀਕ ਠਾਕ ਪੀਂਕੀ ਉਹਨੂੰ ਕਹਿੰਦੀ ਤੇ ਦੱਸ ਮੈ ਹੁਣ ਦਸ ਕੀ ਕਰਾ ਧਾਰੇ ਜੇ ਉਹ ਜਿਹੜੇ ਸੁਟੇ ਉਥੇ ਆਹੋ ਕਹਿੰਦੀ ਤੀ ਪੋੜੀ ਲਾਲੀ ਹਾ ਤਾਹੀ ਮੈ ਸੁਣਾਇਆ ਮੈ ਖਾ ਇਹਨੇ ਮੇਰੇ ਨਾਲ ਆਹ ਚੁਪ ਕੀਤੀ ਰਹੀ ਨਹੀ ਇਹ ਜੋ ਲਾਂਘਦੀ ਆ ਨੀ ਗੱਲ ਸੁਣ

ਪੋੜੀ ਲੈ ਸਕਦੀਆਂ ਪੋੜੀ ਨੂੰ ਲਿਆ ਸਕਦੀਆਂ ਹਮ ਉਹ ਨੀ ਦੇਕੇ ਜਾਂਦੀ ਚਾਬੀ

ਕਿਧਰ ਨੂੰ ਚੜਦੀਆਂ ਪਾ ਪਾ ਸੋ ਰੁਪਏ ਦਿੰਦੀ ਉਹਨੂੰ ਆਧਾਰਾ ਉਹਦੇ ਮਗਰ ਮਗਰ

ਮਗਰ ਮਗਰ ਤੁਰੀ ਫਿਰਿਓ ਉਹਨੇ ਮੁਹ ਨੀ ਕੀਤਾ ਇਹਦੇ ਵੱਲ ਵੇਖ ਕੇ ਨੀ ਗਈ ਬਰਥ ਨੂੰ।

ਚਾਬੀ ਵੀ ਨੀ ਦੇਕੇ ਗਈ ਗੇਟ ਦੀ ਚਾਬੀ ਅੰਦਰ

ਰ ਛਿਦੋ ਦੇ ਕੋਠੇ ਥਾਣੀ ਉਹ ਵਿੱਚ ਨੱਕ ਬੁਲ ਬਥੇਰਾ ਬੱਟਦੀਆਂ ਢੀਠਾ ਬੜੀਆਂ

ਚ ਪਿੰਕੀ ਨੂੰ ਨੀ ਕਹਿੰਦੀ ਕੁਛ ਵੀ ਆ ਆਦੀ ਏ ਮੁੰਹ ਵਣਾ ਸ਼ਾਦੀ ਆਓ ਕਰਕੇ ਤਾ ਆਹੋ ਮਤਲਬ ਨੂੰ ਮਤਲਬ ਨੂੰ ਮਤਲਬ ਉਹ ਬਥੇਰਾ ਬੁੜ ਕਰਦੀਆ ਕੁੜੀਆਂ ਫਿਰ ਬੁੜ ਬੁੜ ਕਰਦੀਆਂ ਬਥੇਰੀਆਂ ਅੱਜ ਕੱਲ ਤੇ ਮਤਲਬ ਤੇ ਆ ਹਾਨਾ

ਭੈਣਾ ਹਾਏ ਉਹ ਹਾਰ ਕੇ ਚੱਲ ਆ ਮੇਰੇ ਘਰ

ਅੱਛਾ ਉਥੇ ਆ ਵੱਡੀ ਘਰ ਵੱਡੀ ਘਰ ਹਾਂ ਵੱਡ਼ੀ ਘਰ ਆ ਸਾਡੇ ਹੁੰਦੀ ਬਹੁਤੀ ਘੱਟ ਆਉਂਦੀ ਆਹੋ

ਉਹਨੇ ਤੇ ਮੇਰਾ ਸਿਰ ਖਾ ਲੈਣਾ ਅੱਛਾ ਅਵਾਜ ਸਾਫ ਆਉਂਦੀ ਆ ਹਾਂ ਰੁਣ ਸਾਫ ਆ ਚਲ ਜੋ ਹਨਾ ਰੱਬ ਨੇ ਕਰਮਾ ਚ ਲਿਖਿਆ ਉਹ ਤੇ ਮਿਲਣਾ ਹੀ ਮਿਲਣਾ ਹੁਣ ਕੱਲ ਵੀ ਇੱਕ ਵਾਰੀ ਫਿਰ ਕੱਲ ਵੀ ਕਰ ਲੈਣੀ ਸੋ ਗਲ

ਅਹ ਪੈਹੇ ਆਹੋ ਸਵੇਰੇ ਉਹਨੂੰ ਬੁੜ ਬੁੜ ਕਰਨਡੀ ਕਹਿੰਦੀ ਮੈਨੂੰ ਸੁਣਾਦੀ ਤੂੰ ਉਹਦੇ ਮੁਹ ਤੇ ਕਹਿ ਹਨਾ ਪ ਜਤ ਉਹ ਚਲਗਾ ਐਡੀ ਐਡੀ ਕਮਾਈ ਆਲਾ ਕਿਤੇ ਕਣਕ ਨੀ ਲਈ ਗਈ ਕਮਾਈ ਕਰਦਾ ਫਿਰਦਾ ਮੈ ਤੇ ਲੰਗਰ ਪਕਾਉਣਆ ਨੀ ਮੈ ਤੇ ਮੈ ਤੇ ਸਬਜੀਆਂ ਤੇ ਚੁਪ ਕਰਕੇ ਬਾਹਰ ਨੂੰ ਆਗੀ ਹੇ ਦਸ ਉਦੋ ਹੀ ਉਹਨੂੰ ਕਹਿ ਜਦੋ ਅਧਾਰ ਲੈਂਦੀ ਨੀ ਉਹਨੂੰ ਕਹਿ ਆਹੋ ਤੇ ਮੈਨੂੰ ਦਸ ਤੂ ਕੀ ਸਣਾਉਂਦੀ ਆ ਮੇਨੂੰ ਕੀ ਸਣੋਣਾ ਮੈ ਤੇ

ਮੈਨੂੰ ਇਨੀ ਕਮਾਈ ਆਲੇ ਨੇ ਕਣਕ ਨੀ ਲਈ ਮੈ ਤੇ ਅਧਾਰ ਸਬਜੀ ਲੈਣੀ ਖਾਲੇ ਆਣ ਕੇ ਲੰਗਰ ਮੈਨੂੰ ਮੈਨੂੰ ਕੀ ਲੋੜ ਪਈ।

ਸੋਹਰੇ ਦਾ ਤਾ ਪੁੁਛਿਆ ਨੀ ਕਿਤੇ ਤੇ ਤਾ ਬਿਲੇ ਵਿਚਾਰੇ ਨੇ ਚਾਹ ਬਣਾ ਕੇ ਦਿੱਤੀ ਚਾਰ ਬਜੇ ਦਵਾਈ ਲਾਕੇ ਆਏ ਆ ਤੇ ਬਿਲੇ ਨੇ ਚਾਹ ਬਣਾ ਕੇ ਦਿੱਤੀ ਸੀ ਦਾਦੇ ਨੂੰ ਇਕ ਤੇ ਕੀ ਗੱਲ ਇਹਦੇ ਹੱਥਾਂ ਨੂੰ ਕੋਹੜ ਪਿਆ ਆਉਂਦਿਆ ਚਾਹ ਬਣਾ ਕੇ ਸੋਹਰੇ ਮੈ

ਆਹ ਗਲਾਸੀ ਪਾ ਕੇ ਤੂ ਚਾ ਫੜਾ ਕੇ ਜਾ ਲੰਮੇ ਪਈ ਮਸਾ ਤੇ ਫਿਰ ਉਹਨੇ ਬਣਾ ਕੇ ਦਿੱਤੀ ਤੇ ਫਿਰ ਮੈ ਉਠ ਕੇ ਰੋਟੀਆਂ ਲਾਹ ਲੀਆਂ ਤੇ ਫਿਰ ਲੰਮੀ ਪੈ ਗੀ ਤੇ ਫਿਰ ਉਠ ਕੇ ਤੇ ਰੋਟੀਆਂ ਪੰਜ ਛੇ ਲਾਹ ਕੇ ਫਿਰ ਮੈ ਝਾੜੂ ਲਾ ਕੇ ਤੇ ਫਿਰ ਮੈ ਲੰਮੀ ਪੈ ਗੀ ਦੋ ਦਿਨ ਨੀ ਮੈ ਉਠੀ ਇਹਨੇ ਕਿਤੇ ਆਹੋ ਜੇ ਹੁਣ ਸੁਹਰੇ ਨੂੰ ਸੱਟ ਲੱਗ ਗੀ ਤਾਵੀ ਨੀ ਪੁਛਿਆ ਜੇ ਕੋਈ ਕਵੇ ਕ ਇਦਾ ਕਰਦੇ। ਹਾਂ ਫਿਰ ਵੀ ਨੀ ਆਂਦੇ ਹਾਂ ਹਮ ਤੇਰੇ ਸਾਮਣੇ ਦੇਖਲਾ ਪਾਣੀ ਜਿਨੀ ਮਰਜੀ ਮੋਟਰ ਚਲਾਏ ਜਿਨੀ ਮਰਜੀ ਬੱਤੀ ਫੂਕੇ ਕਿਤੇ ਕਦੀ ਨੀ ਕਿਹਾ

ਆਹ ਆਹੋ ਸਟਾਡਰ ਖਰਾਬ ਹੋਇਆ ਨੀ ਸ਼ਟਾਡਰ ਖਰਾਬ ਹੋਇਆ ਉਹ ਆਹੋ

ਉਹ ਸਿੰਦੋ ਉਹ ਕੁੜੀ ਕ ਅਸੀ ਕਿਹੜਾ ਉਹਨਾ ਨੰ ਰੋਕਿਆ ਮੈ ਕਿਹਾ ਮੋਟਰ ਚ ਕਿਹੜਾ ਪਾਣੀ ਮੁਕ ਚੱਲਿਆ ਜਿਨਾ ਮਰਜੀ।

ਰਾਜ ਆ ਜਾਂਦੀ ਰਾਜ ਆ ਜਾਂਦੀ ਸਾਡੇ ਪਾਣੀ ਭਰਿਆ ਨੀ ਜਾਂਦਾ ਤੇ ਉਹ ਰਾਜ ਇੱਕ ਦੋ ਦਿਨ ਆਈ ਮੈ ਤੇ। ਕ ਖਰਾਬ ਹੋਏ ਨੇ ਅਹ ਗੇਟ ਇਹਨਾਂ ਨੇ ਤੋੜ ਦਿੱਤਾ ਬਲਣ ਢੋਹ ਢੋਹ ਕੇ ਫਿਰ ਤਾ ਅਸੀ ਆਪ ਬਣਾਇਆ ਜੇ ਕੈਮਰਾ ਤੋੜ ਦਿੱਤਾ ਬਾਲਣ ਸੁਟ ਸੁਟ ਕੇ ਉਹ ਵੀ ਹੁਣ ਕੈਮਰਾ ਤੋੜ ਦਿੱਤਾ ਨਿਆਣਿਆ ਨੂੰ ਨਿਆਣਿਆ ਨੂੰ ਉਤੇ ਚੜਾ ਦੇਣਾ ਤੇ ਆਪ ਥਲੇ ਬਾਲਣ ਕੈਮਰਾ ਤੋੜ ਤਾ ਫਿਰ ਸੁਟਣਾ ਵੀ ਨਿਆਨਿਆ ਨੇ ਥੱਲੇ ਬਾਲਣ ਕੈਮਰਾ ਤੋੜ ਤਾ ਤਾਰ ਤੋੜ ਦਿੱਤੀ ਹੁਣ ਸਾਨੂੰ ਮਹੀਨਾ ਹੋ ਗਿਆ ਡਿਛ ਆਲੇ ਨੂੰ ਕਹਿ ਮੈ ਸਾਰੀ ਦਿਹਾੜੀ ਮੇਰਾ ਨੀ ਜੀਅ ਲੱਗਦਾ

ਹੁਣ ਪੈਹੇ ਜੇ ਮਿਲਗੇ ਫਿਰ ਲਵਾ ਦਿੰਦਾ ਵਾ ਹਮ ਟੈਮ ਪਾਸ ਸਫਾਈ ਕਰਕੇ ਆ ਕਰਾ ਦਿੰਦਾ ਠੀਕ

ਨਾ ਬਾਲਣ ਉ ਜੇ ਹੁਣ ਨੀ ਸੁਟਣ ਦਿੱਤਾ ਤੇ ਉਤੋਂ ਪੂਰਾ ਬੋਰਾ ਕੂੜੇ ਦਾ ਨਿਕਲਿਆ ਕੱਲ ਕੱਲ ਫਿਰ ਮੈ ਉਤੇ ਚੜ ਕੇ ਤੇ ਡਿਸ਼ ਵਾਲੇ ਨੇ ਆਉਣਾ ਉਹ ਮਿਲੀ ਜਿਹੜੀ ਮਿਹ ਪੈਪੈ ਕੇ ਉਥੇ ਹੀ ਜੰਮ ਗੀ ਢੇਰੀ ਲਾਈ ਸ਼ੀਸ਼ਾ ਇੱਕ ਬੰਨੇ ਲਾਇਆ ਖੁਜ ਕ ਕੱਚ ਆਹੋ ਇਨਾ ਨੀ ਸੀ ਮੈ ਚੱਲ ਕਰ ਦਿੱਤੀ ਆ ਤੇ ਮੈ ਬੋਰੀ ਚ ਪਾਮਾ ਤੇ ਸੁਟ ਉਹ ਸਵੇਰੇ ਕੱਲ ਸੁਟ ਕੇ ਆਈ ਤੇ ਨਾਲੇ ਮੈ ਉਹ ਸਫਾਈ ਉਤੋ ਕੀਤੀ ਕਹਿੰਦਾ ਹੁਣ ਉਤੇ ਬਾਲਣ ਸੁਟਣ ਦੇਤੇ ਅੱਗੇ ਪੈਹੇ ਗੇਟ ਤੇ ਅਸੀ ਲੋਏ ਇਹਨੇ ਕਿਹੜੇ ਪੈਹੇ ਲਾ ਦੇਣੇ

ਫਿਰ ਦਵਾ ਦਵ ਪਿੰਕੀ ਦਾ ਟੱਪ ਮੈ ਆਟਾ ਗੁਨਣਾ ਮੈ ਪਾਣੀ ਲੈਣ ਗਈ ਟੱਪ ਪਿੰਕੀ ਦਾ ਇੱਡਾ ਵੱਡਾ ਭਰ ਕੇ ਨਾ। ਤੇ ਮੈ ਖਲੋਤੀ ਰਹੀ ਬਾਲਟੀ ਭਰ ਕੇ ਖਲੋਤੀ ਰਹੀ ਮੋਟਰ ਬੰਦ ਕੀਤੀ ਫਿਰ ਨਿਕਲੀ ਬਾਹਰ ਆ ਆਹੋ ਤੇ ਫਿਰ ਸਣਾ ਤਾ ਮੈ ਕਿਹਾ ਇਹਨੇ ਕੱਲ ਮੈਨੂੰ ਪਾਣੀ ਨੀ ਭਰਨ ਦਿੱਤਾ ਉਵੇ ਖਲੋਤੀ ਬਾਲਟੀ ਲੈਕੇ ਤ ਘਾਟਾ ਨਾ ਹੋਇਆ

ਧੋਂਦੀ ਹੋਣੀ ਕਣਕ ਸੁਕਣੀ ਪਾਈ ਧੋਤੀ ਹਾ ਧੋਤੀ ਮੈ ਦੇਖੀ ਮੈ ਸਿੰਦੋ ਘਰੋ ਆਈ ਤਾ ਮੈ ਵੇਖੀ ਆਹੋ ਧੋਤੀ ਦਾ ਨੀ ਪਤਾ ਸੁਕਣੀ ਪਾਈ

ਮੈ ਤਾ ਮੈ ਕਣਕ ਧੋਂਦੀ ਹੋਣੀ। ਆਹੋ ਮੈ ਮੈ ਇਹਨੂੰ ਤਾਵੀ ਨੀ ਕੁਛ ਕਿਹਾ ਜਿਹਾ ਮਰਜੀ ਮੋਟਰ ਛੱਡੇ ਜਿੰਨਾ ਮਰਜੀ ਪਾਣੀ ਛੱਡੇ ਕਦੀ ਨੀ ਕਿਹਾ ਇਹ ਤਾ ਵੀ ਸਾਡੇ ਨਾਲ ਇਦਾ ਕਰਦੀ ਤ ਆਹੋ

ਆਹੋ ਭੈਣਾ ਭੈਣਾ ਕੋਈ ਵੀ ਨੀ ਅੱਛ ਕੋਈ ਵੀ ਨੀ ਮਗਰ ਲੱਗਣਾ ਉਹਨਾ ਦਾ ਘਰ ਲੱਗਦੇ ਇਹਦੇ ਮਗਰ।

ਹਮ

ਚੰਗਾ ਹੋਰ ਫੇਰ hello

ਕਹਿੰਦਾ ਜੇ ਦਾ ਹੈ ਤਾਂ ਨਹੀਂ ਰੱਖੀਦਾ

ਆਹ ਹੁਣੇ ਕਹਿ ਕੇ ਗਿਆ ਸੀ, ਫੇਰ ਪਤਾ ਕੀ ਕਰ ਫੇਰ ਤੜਕਾ ਲਾ ਲਾ ਮਾੜਾ ਮਾੜਾ ਹੈ ਨਾ ਅਤੇ ਬੱਬੂ ਨੂੰ ਕਹਿ ਬਣਾ ਲੈ

ਬੱਬੂ ਫੁਲਕਾ ਬਣਾ ਲੈ, ਨਹੀਂ ਤਾਂ ਬੱਬੂ ਇੱਥੇ ਹੈ ਉਹਨੂੰ ਕਹਿ ਬਣਾ ਲੈ ਬੱਬੂ ਕਿੱਥੇ ਇੱਥੇ ਹੈ ਨਹੀਂ, ਹੋਰ ਸਪਨਾ ਭੈਣ ਠੀਕ ਹੈ ਹਾਂਜੀ ਦੀਦੀ ਵਧੀਆ ਤੁਸੀਂ ਸੁਣਾਉ

ਕੁੱਛ ਨਹੀਂ ਏਦਾਂ ਹੀ ਬਸ ਕੰਮ ਕਾਰ ਹਾਂਜੀ ਕਰ ਲਿਆ, ਹੋਰ ਫੇਰ ਬਸ ਵਧੀਆ ਹੂੰ ਤੂੰ ਉਹ ਕਰ ਲੈ ਨਾ ਤੜਕਾ ਲਾ ਕੇ ਤੇ ਰੱਖ ਲਉ ਅਤੇ ਫਿਰ ਬਾਅਦ ਚ ਸਵੇਰੇ ਉਹ ਕਰ ਲਿਉ ਕੰਮ

ਤੂੰ ਬਣਾ ਲੈ ਤੂੰ ਬਣਾ ਲੈ ਫੇਰ ਉਹ ਬਣਾ ਲੈ, ਇੱਧਰ ਦੇਖੀ ਹੋਰ

ਹੋਰ ਫੇਰ ਠੀਕ ਠਾਕ ਬਣਾ ਲੈ ਫੇਰ ਹੋਰ ਠੀਕ ਠਾਕ

ਠੀਕ ਠਾਕ ਠੀਕ ਠਾਕ ਹੋਰ ਕੀ ਕਰਨ ਡੇ ਜੇ ਲੀੜਾ ਕੱਪੜਾ ਧੋ ਲਿਆ ਹਾਂਜੀ ਲੀੜਾ ਕੱਪੜਾ ਧੋ ਲਿਆ, ਹੁਣ ਨਹਾਉਣਾ ਹੈ ਅਤੇ ਮੈਂ ਕਹਿੰਦੀ ਨਿਆਣਿਆਂ ਨੂੰ

ਹਾਂਜੀ ਸਕੂਲ ਦੇ ਜਾਂਦੇ ਹਨ ਛੁੱਟੀਆਂ ਪਈਆਂ ਇਹਨਾ ਨੂੰ ਹੁਣ ਮੈਂ ਲੱਗ ਜੂ

ਪਤਾ ਨਹੀਂ ਕਿੰਨੀ ਤਰੀਕ ਤੱਕ ਕਹਿੰਦੇ ਲੱਗ ਜਾਣੇ ਬੱਚਿਆਂ ਦੇ ਸਕੂਲ ਹੋਰ ਦੀਦੀ ਤੁਸੀਂ ਬਣਾ ਲਈ ਰੋਟੀ

ਹੋਰ ਕੀ ਕਰੀ ਜਾਣ ਡੇ ਕੁੱਛ ਨਹੀਂ ਕਰ ਰਹੇ ਕੋਠੇ ਤੇ ਕੱਪੜੇ ਤਾਂ ਨਹੀਂ ਸੁੱਕਣੇ ਪਾਏ ਹੋਏ